ਸਬਜੀ ਆਪਾਂ ਲੈਂਦੇ ਆ ਬਜਾਰੋ ਵੀ ਲੈਂਨੇ ਆ ਉਹੀ ਏ ਵੀ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਏ ਜਿਵੇਂ ਮਿਲਾਵਟ ਕਹਿ ਦਿਨੇ ਆ ਉਹਨਾ ਨੂੰ ਗਰਮ ਪਾਣੀ ਚ

ਦੇਖੋ online ਵੀ NET ਤੇ ਆਪਾਂ ਦੇਖਦੇ ਆ ਨਾ ਲੋਕਾਂ ਨੇ ਬਹੁਤ video ਪਾਈ ਹੁੰਨੀਆਂ

ਵਿੱਚ ਭਿਉ ਦਿਨੇ ਆ ਸਬਜੀਆਂ ਨੂੰ ਉਹ ਕੀ ਏ ਨਵੀ ਲੱਗਣ ਆ ਜਾਂਦੀ ਏ ਜਿਵੇਂ ਵੀ ਤਾਜੀ ਓ ਏ

ਪੈਸਾ ਮੁੱਖ ਬਣਾ ਲਿਆ ਨਾ ਜੀ

ਲੋਕਾਂ ਦੀ ਸਹਿਤ ਨਾਲ ਖਿਲਵਾੜ ਹੋ ਰਿਹਾ ਹਮ ਬੱਸ

ਹਾਂਜੀ ਬਾਕੀ ਦੇਖੋ ਕਈ ਤੁਸੀਂ ਆਪਣਾ marketing ਵਾਲੀਆਂ companies ਹੈਗੀਆਂ ਨੇ ਉਹ ਵੀ ਵਧੀਆ ਨੇ organic

ਹਮ ਹਮ ਠੀਕ ਏ ਨਾ ਮੈਂ ਤੁਹਾਨੂੰ ਦਸਾ ਸਵੇਰੇ ਉਠ ਕੇ ਉਠ ਕੇ ਮਤਲਬ

ਨੀਂਦ ਵੀ ਪੂਰੀ ਲੈ ਲੈਨੇ ਆ ਪਰ ਸਵੇਰੇ ਉਠਦੇ ਸਾਰ ਇਹ ਲੱਗਦਾ ਨੀਂਦ ਹਲੇ ਪੂਰੀ ਨੀ ਹੋਈ

ਆਪਣੇ ਸ਼ਰੀਰ ਚ ਨਾ ਜੀ ਮਨ ਤੂੰ but ਆਹ mineral ਤੱਤ ਹੋ ਗਏ ਹੋਰ ਇੰਨਾ ਦੀ ਕੰਮੀ ਏ ਹੁਣ ਦੇਖੋ ਆਪਣੇ

ਜਿੰਨਾ ਆਪਣਾ weight ਏ ਉਨਾ ਆਪਾਂ ਨੂੰ protein ਚਾਹੀਦਾ ਇੱਕ ਦਿਨ ਚ ਜੇ ਤੁਹਾਡਾ ਮੰਨਲੋ

weight ਏ ਤਾਂ ਤੁਹਾਨੂੰ ਅੱਸੀ ਗ੍ਰਾਮ protein ਚਾਹੀਦਾ ਤੁਸੀਂ ਅੱਸੀ ਗ੍ਰਾਮ ਲੈਈ

ਤੁਹਾਡਾ ਵੱਧ ਤੋਂ ਵੱਧ ਵੀਹ ਪੱਚੀ ਤੱਕ ਆ ਆਪਾਂ ਤੁਸੀਂ ਕਿਆ ਮੈਂ ਕਿਆ ਸਾਰੇ ਠੀਕ ਆ ਨਹੀਂ

protein ਹੋਣਾ ਜਰੂਰੀ ਏ ਪਰ ਜਿੱਦਾਂ ਕਹਿੰਦੇ ਇੱਕ fiber ਵੀ ਚਾਹੀਦੀ ਏ ਜੀ

ਚਾਹੀਦਾ ਸਾਰਾ ਕੁੱਝ ਏ ਇਹ ਹਰੇਕ ਮਤਲਬ percentage ਹੁੰਦੀ ਏ

ing carbohydras ਨੇ fat ਏ ਇਹ ਤਿੰਨੇ ਚੀਜ਼ਾਂ ਨੂੰ percentage ਤੇ ਹੁੰਦੀਆਂ ਨੇ ਲੇਕਿਨ ਮੈਂ ਤੁਹਾਨੂੰ ਦੱਸਿਆ protein ਏ protein ਬੰਦੇ ਨੂੰ ਜਿੰਨਾ ਉਹਦਾ weight ਏ ਉਹਨਾ ਚਾਹੀਦਾ ਇੱਕ ਦਿਨ ਚ

ਅੱਸੀ ਕਿਲੋ weight ਮੇਰਾ ਕਿੰਨਾ ਕੀ protein ਦੇ ਵਿੱਚ ਕੀ ਖਾਣਾ ਚਾਹੀਦਾ ਦੇਖੋ protein ਵਾਲੀ ਅਹ ਜੇ ਤਾਂ ਦੁੱਧ ਹੋ ਗਿਆ ਦਹੀ ਵੀ ਹੋ ਗਿਆ ਇਹਨਾ ਚ protein ਥੋੜਾ ਜਾ ਵੱਧ ਹੁੰਦਾ ਅੰਡਾ ਹੋ ਗਿਆ ਉਬਲੇ ਅੰਡੇ ਤੁਸੀਂ ਲੈ ਸਕਦੇ ਓ ਵਿਚੋ ਉਹ yellow part ਕੱਡ ਕੱਡ ਕੇ

ਉਸ ਚ fat ਏ ਜੀ ਜਿਆਦਾ ਉਹ ਮਤਲਬ

ਖਾਉਗੇ ਜਿੰਨਾ protein ਲੋਗੇ ਉੰਨੀ ਤੁਹਡੇ ਚ fat ਚਲੇ ਜਾਣੀ ਏ ਅਹ

ਹਾਂਜੀ yellow ਕੱਡ ਕੇ ਤੁਸੀਂ ਇੱਕ ਅੰਡਾ ਲਵੋ ਆਪਣਾ ਉਹ ਤੁਹਾਨੂੰ ਉਹਦੇ ਚ protein ਏ ਇੱਕ ਅੰਡੇ ਦੇ ਵਿੱਚ ਆਪਣਾ ਕਿੰਨਾ protein ਹੁੰਦਾ ਜੀ ਹਾਂਜੀ

ਉਹ ਮੈਂ ਤੁਹਾਨੂੰ ਦੱਸ ਦਿੰਨਾ sir ਕੋਈ ਓ ਨੀਂ ਹੈਗਾ

ਹਾਂ ਜੀ ਹਾਂ

ਬੱਸ ਉਹ ਜਿਹੜੇ original ਅੰਡੇ ਨੇ ਦੇਸੀ ਅੰਡੇ ਨੇ ਉਹ ਤੁਹਾਨੂੰ ਮਿਲਦੇ ਨੀਂ ਹੈਗੇ ਫਾਰਮੀ ਅੰਡੇ ਹੁੰਨੇ ਏ ਮਸ਼ੀਨਾ ਮਾਸ਼ੁਨਾ ਨਾਲ ਬਣਾਈ ਜਾਨੇ ਏ

ਬਿਲਕੁਲ ਕਰਦੇ ਨੇ ਖਰਾਬ ਜੀ ਮੈਂ ਮੰਨਦਾ ਤੁਹਾਡੀ ਗੱਲ

ਲਾਉਂਦੇ ਨੇ ਉਹ ਵੀ ਤਾਂ ਕਰ ਲੈਣੇ ਏ protein ਉਹ soya ਦੁੱਧ ਪੀ ਕੇ ਖੁਸ਼ ਨੇ ਉਹ soya ਦੁੱਧ soya ਕੁੱਝ ਪਾਉਣੇ ਏ soya powder ਪਾ ਕੇ ਪਿੰਨੇ ਹੁੰਨੇ ਆ

ਉਹ ਤਾਂ ਉਹੀ ਏ ਉਹ

ਉਹਨਾ ਨੂੰ protein ਜਿਆਦਾ ਚਾਹੀਦਾ ਜੀ

GYM ਚ ਪੂਰਾ ਜੋਰ ਲਾਉਂਦੇ ਨੇ ਉਹ protein ਨਾਲ ਆਪਣੀ ਜਿਹੜੀ ਉਹ ਜਿਹੜੀ fat ਏ ਜਿੰਨੀ ਤੁਸੀਂ protein ਲਉਗੇ ਉੰਨੀ fat ਤੁਹਾਡੀ ਘੱਟੂਗੀ ਉੰਨੀ ਘੱਟੂਗੀ

ਠੀਕ ਏ ਜੀ ਠੀਕ ਏ ਉੰਨੀ protein ਘੱਟੂਗੀ ਮਤਲਬ

ਖਾਣੇ ਚ ਏ ਜੇ ਵੱਧ ਇੱਕ ਜਿਹੜਾ ਰੋਟੀ ਖਾਨੇ ਆ ਉਸ ਚ ਪਾ ਕੇ ਦੇਖੋ normal ਬੰਦਾ ਇੰਨਾ ਕੁੱਝ ਨਹੀਂ ਕਰ ਸਕਦੇ ਜੇ ਦੇਖੀਏ ਨਾ juice

ਰੋਟੀ ਚ ਦੋ ਇੱਕ ਰੋਟੀ ਚੋ ਦੋ ਜਾਂ ਤਿੰਨ ਗ੍ਰਾਮ protein ਏ ਇੱਕ

ਹਾਂਜੀ ਹੁਣ ਜਿਵੇਂ ਉਹ ਵੀ ਮੈਂ ਤੁਹਾਨੂੰ ਦਸ ਦਾ ਦਸਾ ਕੀ ਜਿੰਨੀ protein ਮੈਂ ਕਹਿ ਰਿਹਾ

ਲੇਕਿਨ ਥੋੜੀ ਬਹੁਤੀ ਸੇਕ ਲੱਗਣ ਨਾਲ ਜਾਂ ਹੋਰ ਕੁੱਝ ਕਰ ਕੇ ਉਹ ਥੋੜੀ ਘੱਟ ਏ ਰਹਿ ਜਾਂਦੀ ਏ

ਉਹਦਾ ਉਹ ਤਾਂ ਕਹਿਨੇ ਏ ਵੀ ਰੋਟੀ ਦਾ flavor ਵੀ ਛੱਡ ਜਾਂਦਾ ਉਸ ਚੋ ਜਦ ਰੋਟੀ ਆਪਾਂ ਉਬਾਲ ਗਰਮ ਕਰਦੇ ਆ ਨਾ ਤਵੇ ਤੇ ਬਣਾਉਣੇ ਆ ਬਾਅਦ ਚ ਸੇਕ ਲਗਾਉਂਦੇ ਆ ਜਿਹੜੀ ਆਪਣੇ ਅੰਦਰ fat ਬਣਾਉਂਦੀ ਏ ਉਹ ਖਤਮ ਹੋ ਜਾਂਦੀ ਏ

ਉਹ ਮੈਂ ਤੁਹਾਨੂੰ ਦਸਦਾ ਦਸਾ ਕੇ ਜਿਹੜੀ ਵੀ ਚੀਜ਼ ਏ ਮੈਂ ਤੁਹਾਨੂੰ ਦਸਦਾ ਜਿੰਨੀ ਕੋਈ ਵੀ ਚੀਜ਼ ਏ ਨਾ ਜੇ ਤੁਸੀਂ ਖਾਣੀ ਏ ਸਵੇਰੇ ਮੰਨਲੋ ਦਾਲ ਸਬਜੀ

ਹੁੰਦਾ ਕੂਕਰਾ ਚ ਜਾਂ ਉਹ ਬਣਾਉਂਦੇ ਨੇ

ਅਹ ਮਤਲਬ ਇੱਕ ਮੰਨ ਕੇ ਚਲਦੇ ਆ ਬੀ ਦੱਸ ਗ੍ਰਾਮ ਮਿਲਨੇ ਏ ਇੱਕ ਦੋ ਦੇ ਵਿਚੋ ਤਾਂ ਉਹ ਪੰਜ ਛੇ ਕ ਰਹਿ

ਖਾਲਿਆ ਜਿੰਨਾ ਹਾਂਜੀ ਕੂਕਰ ਚ ਬਣਾਉਣ ਨਾਲ ਤੇ ਜਿਨ ਜਿਵੇਂ ਹੁਣ

ਫ੍ਰਿਜ ਚ ਰੱਖਦੇ ਆ ਫ੍ਰਿਜ ਚੋ ਫੇਰ ਕੱਡਦੇ

ਫੇਰ ਗਰਮ ਕਰਦੇ ਆ ਉੰਨੀ ਉਹਦੇ ਹੋਰ ਓ

ਕੋਈ ਚੀਜ਼ ਗਰਮ ਕਰੋਂਗੇ ਨਾ ਜੀ ਉਹਦੇ protein ਉਹਦੇ ਤੱਤ ਨੇ ਉਹ ਖਤਮ ਹੁੰਦੇ ਨੇ

ਚੂਲਾ ਹਾਂ ਜੀ ਹਮੇਸ਼ਾ ਇਹ ਤੇ ਉਹਦੀ

ਇਹਨਾ ਦਾ ਦੇਖ ਲੋ ਨਾ ਜਿਹੜੇ ਹਲਵਾਈ ਤੋਂ ਵੱਧ ਸਮਾਨ ਲੈਨੇ ਆ ਉਸੇ ਚੀਜ਼ ਚ ਵਾਰ ਵਾਰ ਬਣਾਈ ਜਾਨੇ ਏ

ਮੈਂ ਉਹ ਵੀ ਗੱਲ ਤੇ ਆਉਣਾ ਜੀ ਤੇ ਦੂਸਰਾ ਜਿਹੜਾ ਹੈਗਾ ਬੀ ਜੇ ਤੁਸੀਂ ਫ੍ਰਿਜ ਚੋ ਮਤਲਬ ਸਬਜੀ ਦਾਲ ਜੋਗੀ ਹੈਗੀ ਜੇ ਖਾਣੀ ਏ ਕੱਡ ਕੇ ਗਰਮ ਕਰਨਾ ਤਾਂ ਉਹਨੂੰ ਇਹ ਹੈਗਾ ਜੇ ਪੰਦਰਾਂ ਵੀਹ ਮਿੰਟ ਉਹਨੂੰ ਰੱਖ ਲੋ

normal ਤਾਪਮਾਨ ਤੇ ਆਣ ਤੇ ਤੁਸੀਂ ਖਾ ਲੋ ਨਾ ਜਿਆਦਾ ਠੰਡੀ ਹੋਊਗੀ ਨਾ ਗਰਮ ਕਰਨ ਦੀ ਲੋੜ ਏ ਅੱਛਾ ਮਤਲਬ

ਹਾਂ ਹਾਂ ਮੰਨ ਲੋ ਵੀ ਆਪਾਂ ਨੇ ਦੋ ਵਜੇ ਰੋਟੀ ਖਾਣੀ ਏ ਇੱਕ ਵਜੇ ਦੁਪਹਿਰ ਨੂੰ ਆਪਣਾ ਕੱਡ ਕੇ ਰੱਖ ਦੋ

ਦੋ ਉਹਨੇ ਜੇ ਉਹਨੇ ਉਹਤੋਂ ਜਿਹੜਾ ਕੀ ਨਾਮ ਏ temperature ਏ ਉਹਦਾ ਉਹਦੇ according ਹੋ ਜਾਣਾ ਨਹੀਂ ਉਹ ਗੱਲ ਤੁਹਾਡੀ ਗੱਲ ਠੀਕ ਏ sir ਪਰ ਇੱਕ ਗੱਲ ਹੋਰ ਦੱਸੋ ਜਿਹੜਾ ਹੁਣ ਪਾਣੀ ਹੁੰਦਾ ਆਪਾਂ ਪਾਣੀ ਤਾਂ ਉਬਾਲਦੇ ਆ